ਸਪਨਾ ਦਾ ਹੁਣ ਕੀ ਨਿਆਣਾ ਵਾ ਉਹ ਮੁੰਡਾ ਜੀ ਇਕੱਲਾ ਉਹਦਾ

ਮੁੰਡਾ ਜੰਮਿਆ, ਮੇਰੇ ਹਿਸਾਬ ਨਾਲ ਦੋ ਢਾਈਆਂ ਸਾਲਾਂ ਦਾ ਹੋਣਾ, ਹਜੇ,

ਹਾਂ ਨਹੀਂ ਇੱਕੋ ਹੀ ਬੇਟਾ ਉਹਦਾ, ਹੋਰ ਹੋਇਆ ਵਾ,

ਅੱਛਾ ਠੀਕ ਹੈ,

ਉਹ ਬੱਸ, ਗੇੜਾ ਲਾਉਂਦੀ ਬੱਸ,

ਸਹੁਰਿਆਂ ਦਾ ਅਤੇ ਪੇਕਿਆ ਦਾ, ਹਫਤੇ ਚ ਦੋ ਵਾਰੀ ਇੱਥੇ ਅਤੇ ਦੋ ਵਾਈ ਉੱਥੇ ਚੱਲੋ ਠੀਕ ਹੈ, ਅਤੇ ਮੁੰਡਾ ਤੇਰੇ ਕੋਲ ਇੱਥੇ ਹੁੰਦਾ ਕਿ ਉਹ ਨਾਲ ਲੈ ਗਈ ਨਾਲ

ਅੱਛਾ ਉਹ ਇੱਥੇ ਗਿੱਝ ਗਿਆ ਹੁਣ ਹਾਂਜੀ ਅਤੇ ਆਪ ਉੱਥੇ ਰਹਿੰਦੀ ਸਹੁਰਿਆਂ ਲਾਗੇ,

ਨਹੀਂ ਨਹੀਂ ਪ੍ਰਾਹੁਣਾ ਇਹ ਜੀ ਸਹੁਰੇ ਲਾਗੇ ਮੈਂ ਕਿਹਾ ਪ੍ਰਾਹੁਣਾ ਤਾਂ ਕੰਮ ਤੇ ਆ, ਰਾਜਸਥਾਨੀ

ਚੱਲੌ ਠੀਕ ਆ, ਉਹਨਾ ਨੂੰ ਹੋਊ ਰਾਜਸਥਾਨ ਹੀ ਰਹਿੰਦੇ ਦੋਵੇਂ ਭਰਾ ਵੱਡੀ ਦਾ ਵੀ ਅਤੇ ਨਿੱਕੀ ਦਾ ਵੀ ਹਾਂਜੀ ਉਹ ਉੱਥੇ ਕੰਮ ਕਰਦੇ ਨੇ, ਉਹ ਮੇਰੇ ਹਿਸਾਬ ਨਾਲ ਸਾਲ ਡੇਢ ਸਾਲ ਸਾਲ ਕੁ ਬਾਅਦ ਮੇਰੇ ਹਿਸਾਬ ਨਾਲ ਆਉਂਦੇ ਛੁੱਟੀ ਛਾਟੀ ਆਹ ਫੇਰ ਕੰਮ ਵੀ ਤਾਂ ਕੀਤਾ ਹੀ ਹੋਣਾ ਵਾ, ਹਾਂ ਮਹੀਨਾ ਦੋ ਮਹੀਨੇ ਮੇਰੇ ਹਿਸਾਬ ਨਾਲ ਆਉਂਦੇ ਆ ਛੁੱਟੀ ਫੇਰ ਸਾਲ ਦੇ ਵਿੱਚ ਇੱਕ ਵਾਰੀ, ਹਾਂਜੀ ਡੱਬੀ ਦੀ ਭੂਰੀਆਂ ਦੀ convention ਹੁੰਦੀ ਆ ਨਾ ਜਦੋਂ ਉਦੋਂ ਕੁ ਜਿਹੇ ਆਉਂਦੇ ਆ

ਹਾਂਜੀ ਉੱਥੇ ਉਹਦੇ ਸਹੁਰੇ ਜਾਂਦੇ ਆ ਨਾ ਉੱਥੇ ਇਸ ਕਰਕੇ ਅਤੇ ਇਹ ਤਾਂ ਇੱਥੇ ਹੀ ਜਾਂਦੇ, ਹੁਣ ਡੁਬਈ ਵਾਲਿਆਂ ਦੇ ਹੀ

ਹਾਂਜੀ ਉਹ ਤੁਹਾਨੂੰ ਪਤਾ ਉਦੋਂ ਪਿੱਛੇ ਜਿਹੇ ਕਿੰਨੀ ਮੁਸ਼ਕਿਲ ਨਹੀਂ ਹੋ ਗਈ ਇਹਨਾ ਨੂੰ

ਉਹ ਜਦੋਂ ਢਿੱਲੇ ਜਿਹੇ ਹੋ ਗਏ ਸੀ ਦੀਦੀ ਅਤੇ ਭਾਅ ਜੀ

ਜਦੋਂ ਘਰ ਦੇ ਵਿੱਚ ਇਹਨਾ ਦੇ ਮੁਸ਼ਕਿਲ ਚੱਲ ਰਹੀ, ਉਦੋਂ ਦਾ ਫੇਰ ਇੱਥੇ ਜਾਣ ਲੱਗ ਨਾ, ਡੁਬਈ ਵਾਲਿਆਂ ਦੇ ਜਾਣ ਲੱਗ ਪਏ। ਚੱਲੋ ਵਧੀਆ ਵਾ, ਕਿਤੇ ਵੀ ਜਾਣ, ਰੱਬ ਦਾ ਨਾਂ ਹੀ ਲੈਣਾ ਵਾ,

ਹੁਣ ਉੱਥੇ ਦੋਵੇਂ ਘਰ ਉੱਧਰੇ ਹੀ ਜਾਂਦੇ ਹੈ ਨਾ

ਹਾਂਜੀ ਬਾਕੀ ਚੱਲੋ ਜਾਵੇ ਬੰਦਾ ਭਾਵੇਂ ਜਿੱਥੇ ਮਰਜ਼ੀ ਚੱਲੋ ਆਪਣਾ ਵਿਸ਼ਵਾਸ਼ ਹੋਣਾ ਚਾਹੀਦਾ ਨਾ,

ਹਾਂਜੀ ਆਪਣਾ ਵਿਸ਼ਵਾਸ਼ ਹੋਊਗਾ ਅਤੇ ਫੇਰ ਹੀ ਮਸਲੇ ਹੱਲ ਹੁੰਦੇ ਆ, ਆਪਣਾ ਹੀ ਹੋਣਾ ਚਾਹੀਦਾ ਹੈ ਨਾ ਹਾਂਜੀ ਜਿੰਨ੍ਹਾ ਚਿਕਰ ਆਪਣਾ ਵਿਸ਼ਵਾਸ਼ ਨਹੀਂ ਉੱਨਾ ਚਿਕਰ ਕੁੱਛ ਨਹੀਂ ਹੋ ਸਕਦਾ ਬੱਸ ਬੱਸ ਵਿਸ਼ਾਵਾਸ਼ ਨਾਲ ਸਭ ਕੁੱਝ ਬਣਦਾ ਆ,

ਜੇ ਸਾਡਾ ਵਿਸ਼ਵਾਸ਼ ਨਹੀਂ ਤਾਂ ਅਸੀਂ ਡਾਵਾਂਡੋਲ ਵੀ ਤਾਂ ਹੀ ਫਿਰਦੇ ਹਾਂ

ਤਾਂ ਹੀ ਮੈਂ ਉਨ੍ਹਾ ਨੂੰ ਕਹਿੰਦੀ ਕਿ ਅੱਜ ਵੀ, ਅੱਜ ਵੀ ਉਨ੍ਹਾ ਦੇ ਘਰੇ ਆਏ, ਇਹੀ ਬੰਦੇ ਆਏ, ਬੈਂਕ. ਬੂੰਕ ਵਾਲੇ ਅਤੇ ਮੈਂ ਉਹਨਾ ਨੂੰ ਕਹਿਣ ਦੇਈ, ਮੈਂ ਕਿਹਾ ਤੁਸੀਂ, ਬਈ ਸ਼ੁਰੂ ਤੋਂ ਮਤਲਬ ਮੁੰਡੇ ਨੂੰ ਕੁੱਛ ਕਿਹਾ ਹੀ ਨਹੀਂ ਅਤੇ ਮੈਂ ਕਿਹਾ ਤੁਸੀਂ ਇੱਥੇ ਤੱਕ ਪਹੁੰਚੇ ਜੇ, ਮੈਂ ਕਿਹਾ ਜੇ ਸ਼ੁਰੂ ਤੋਂ ਤੁਸੀਂ ਕੁੱਛ ਕਿਹਾ ਹੁੰਦਾ ਤਾਂ ਇੱਥੇ ਤੱਕ ਪਹੁੰਚਣਾ ਹੀ ਨਹੀਂ

ਹਾਂਜੀ, ਉਹ ਕਹਿਣ ਡੇਈ ਬਈ ਸ਼ਾਮਾਂ ਤੱਕਰ, ਸੱਤ ਵਜੇ ਤੱਕਰ ਜੇ ਤੁਸੀਂ payment ਥੋੜ੍ਹੀ ਜਮ੍ਹਾ ਕਰਾ ਦਿੱਤੀ ਠੀਕ ਹੈ, ਜੇ ਨਹੀਂ ਕਰਵਾਈ ਤੇ ਫੇਰ ਅਹ ਅਸੀਂ ਆਪਣਾ ਕਾਰਵਾਈ ਜਿਹੜੀ ਸ਼ੁਰੂ ਕਰਾਂਗੇ ਫੇਰ

ਹਾਂਜੀ ਬਹੁਤ ਜ਼ਿਆਦਾ ਦੀਦੀ, ਬਹੁਤ ਜ਼ਿਆਦਾ ਹੀ ਉਹਨੇ ਕਰਜ਼ਾਈ ਕਰ ਛੱਡਿਆ ਮੁੰਡੇ ਨੇ ਕਿਉਂਕਿ ਸਾਡੇ ਦੀਦੀ ਹੁਣਾਂ ਨੇ ਕਦੀ ਕਿਹਾ, ਹਾਂ ਬਹੁਤ ਜ਼ਿਆਦਾ ਹੀ ਮੈਂ ਕਹਿਣ ਡੇਈ ਹਾਂ ਮਤਲਬ ਘੱਟੋਂ ਤੋਂ ਘੱਟ ਹੀ ਤਿੰਨ ਚਾਰ ਲੱਖ ਦੇ ਥੱਲੇ ਲਾ ਤਾ ਵਾ ਕੀਤਾ ਵੀ ਕੁੱਛ ਨਹੀਂ, ਬਣਇਆ ਵੀ ਕੁੱਛ ਨਹੀਂ, ਬੱਸ ਪੈਸੇ ਲੈ ਲੈ ਕੇ ਮੈਨੂੰ ਸਾਨੂੰ ਸਮਝ ਨਹੀਂ ਆਉਂਦੀ ਉਹਨਾ ਨੂੰ ਕਿੱਥੇ ਉਡਾਈ ਜਾਂਦੇ, ਕਿੱਥੇ ਨਹੀਂ। ਉਡਾਉਂਦਾ ਇੱਥੇ ਹੀ ਉਹ ਜਦੋਂ ਖਾਣ ਪੀਣ ਉਹਦੇ ਮੂੰਹ ਨੂੰ ਲੱਗਾ ਵਾ ਅਤੇ ਉਹਨੇ ਉਹ ਖਾਣਾ ਪੀਣਾ ਹੀ ਆ, ਬੱਸ ਇਹ ਆ ਕਿ ਚੱਲੋਂ, ਜਦੋਂ ਵੀ ਆ ਜਦੋਂ ਕੋਈ ਗੱਲਬਾਤ ਹੁੰਦੀ ਆ, ਅੱਖਾਂ ਜਿਹੀਆਂ ਕੱਢ ਕੇ ਡਰਾ ਛੱਡਦੇ ਬੱਸ, ਮਾਂ ਪਿਉ ਨੂੰ ਬੱਸ, ਠੀਕ ਹੈ, ਠੀਕ ਹੈ, ਆਹੋ ਜਾਂ ਡਰਾਵਾ ਇਹ ਆ ਬਈ ਮੈਂ ਫਾਹਾ ਲੈ ਲਊਂਗਾ, ਅੱਗੇ ਹੁਣ ਹਾਂਜੀ ਹਾਂਜੀ main ਬੱਸ ਇਹੀ ਆ ਕਿ

ਹਾਂ ਬੱਸ ਇਹ ਬਈ ਚੱਲੋ ਏਦਾਂ ਨਹੀਂ ਬੱਚਿਆਂ ਨੂੰ ਬਈ ਚੱਲੋ ਏਦਾਂ ਨਹੀਂ ਕਰਨਾ ਚਾਹੀਦਾ, ਜੇ ਮੰਨ ਲਉ, ਜੇ ਮਾਂ ਪਿਉ ਭਲਾਮਾਣਸ ਹੈ ਨਾ, ਜੇ ਮਾਂ-ਪਿਉ ਨਹੀਂ ਕੁੱਛ ਕਹਿਣ ਡੇ ਬੱਚਿਆਂ ਨੂੰ ਫੇਰ, ਬੱਚਿਆਂ ਨੂੰ ਵੀ ਤਾਂ ਉਹਨਾ ਦੇ ਪਿਆਰ ਦੀ ਕਦਰ ਕਰਨੀ ਚਾਹੀਦੀ ਹੈ ਨਾ ਜਦੋਂ ਪਹਿਲੇ ਦਿਨ ਤੋਂ ਹੀ ਉਹ ਵੱਧ ਗਏ ਅਤੇ ਤੁਸੀਂ ਰੋਕਿਆ ਨਹੀਂ ਅਤੇ ਹੁਣ ਥੋੜ੍ਹਾ ਹੋਣਾ ਵਾ, ਹਾਂਜੀ, ਇਹੋ ਗਲਤੀ ਵੈਸੇ ਗਲਤੀ ਸੀ ਚੱਲੋ ਮਾਂ ਪਿਉ ਦੀ ਸੀ, ਆਪ ਉਹਨਾ ਨੂੰ ਕਹਿੰਦੇ ਮੈਂ ਕਿਹਾ ਗਲਤੀ ਤੁਹਾਡੀ ਹੈ ਜਿੰਨਾ ਤੇ ਇੱਥੋਂ ਤੱਕ ਚੱਲੋ ਉਹਨਾ ਕਰ ਦਿੱਤਾ ਵਾ

ਜੇ ਤੁਸੀਂ ਸ਼ੁਰੂ ਤੋਂ ਹੀ ਚੱਲੋ ਇਹਨਾ ਨੂੰ ਡਾਂਟਿਆ ਹੁੰਦਾ ਅਤੇ ਚੱਲੋ ਸ਼ੁਰੂ ਤੋਂ ਕਰਦੇ ਹੁੰਦੇ ਫੇਰ ਇੱਥੇ ਤੱਕ ਪਹੁੰਚਣਾ ਨਹੀਂ ਸੀ।

ਹਾਂ ਜੀ, ਹੁਣ ਸ਼ੁਰੂ ਤੋਂ ਹੀ ਇਹਨਾ ਤਿੰਨਾ ਬੱਚਿਆਂ ਨੂੰ ਨਹੀਂ ਕਿਹਾ ਕਦੀ ਕੁੱਛ ਆਹੋ ਅਤੇ ਫੇਰ ਤਿੰਨੇ ਵੀ ਬੇ-ਡਰੇ ਹੀ ਸਾਰੇ, ਹੁਣ ਉਹ ਆਪੋ ਆਪਣੀ ਮਰਜ਼ੀ ਕਰਦੇ ਆ,

ਕਿ ਕੋਈ ਇੱਧਰੋ ਨਾ ਆ ਜਾਏ, ਕੋਈ ਇੱਧਰੋ, ਡਰ ਹੀ ਰਹਿੰਦਾ ਜੇ,

ਡਰ ਹੀ ਰਹਿੰਦਾ ਵਾ ਸਾਰਾ ਦਿਨ ਹੀ, ਸਾਰਾ ਦਿਨ ਏਦਾਂ ਹੀ ਫੇਰ time pass ਹੁੰਦਾ ਰਿਹਾ ਫੇਰ ਭਾਅ ਜੀ ਵੀ ਦਿਨੇ ਵੀ ਪੀ ਲੈਂਦੇ, ਰਾਤ ਨੂੰ ਵੀ ਫੇਰ ਪੀਂਦੇ ਉਹ ਲਗਾਤਾਰ, ਏਦਾਂ ਹੀ, ਪਰੇਸ਼ਾਨੀ ਦੇ ਨਾਲ ਹੀ, ਜਦੋਂ ਬੰਦਾ ਦੁਖੀ ਹੋਵੇ ਅਤੇ ਫੇਰ ਕੀ ਹੋਣਾ ਹਾਂਜੀ ਬੜੀ ਮੁਸ਼ਕਿਲ ਹੁੰਦੀ ਏਦਾਂ ਕਿ

ਨਾ ਨਾ ਦਿਨੇ ਵੀ ਮੈਂ ਪਸੰਦ ਆਈ ਸੀ ਤੁਹਾਨੂੰ, ਲੇਕਿਨ ਦਿਸਦੀ ਤਾਂ ਰਾਤ ਨੂੰ ਸੀ। ਦਿਨ ਰਾਤ ਪੀਂਦੇ ਆ ਹੁਣ, ਉਹੋ ਤਾਂ ਆਖਿਆ ਬਈ ਸ਼ਰਾਬ ਪੀਣੋ ਨਹੀਂ ਹੱਟਦਾ ਅਤੇ ਉਹਦਾ ਤਾਂ ਫੇਰ ਏਦਾਂ ਈਂ ਆਂ ਨਾ,

ਵਿਸ਼ਵਾਸ਼ ਵੀ ਕਿੱਥੇ ਹੋਣਾ, ਇੱਕ ਜਾਣਾ ਹਿੱਲ ਜੇ ਜਾਂਦਾ ਵਾ, ਜਾਂ ਉਹ ਤਬਾਹ ਕਰਦਾ ਵਾ, ਠੇਕੇ ਤੋਂ ਆਏਂ ਸ਼ਰਾਬ ਪੀ ਕੇ ਆ ਕੇ ਵੱਧ ਘੱਟ ਬੋਲਦਾ ਐ। ਦੀਦੀ ਇਕੱਲੀ ਜਾਂਦੀ ਹੈ ਕਿ ਵਹੁਟੀ ਵੀ ਨਹੀਂ ਜਾਂਦੀ, ਦੀਦੀ ਇਕੱਲੀ ਜਾਂਦੀ ਬੱਸ, ਜਿਹਨੇ ਜਾਣਾ ਹੁੰਦਾ ਘਰ ਦੇ ਵਿੱਚੋਂ ਆਹੋ ਕਿੰਨਾ ਕੁੱਝ, ਵਿਸ਼ਵਾਸ਼ ਵੀ ਕਿੱਨਾ ਕੁੱਝ ਹੈ ਨਾ, ਹਾਂ ਬੜੀ ਮੁਸ਼ਕਿਲ ਆ ਏਦਾਂ

ਹਾਂਜੀ ਇਹ ਤਾਂ ਸ਼ੁਰੂ ਤੋਂ ਬੜ, ਮੈਂ ਤਾਂ ਸ਼ੁਰੂ ਤੋਂ ਬੜਾ ਸਮਝਾਉਂਦੀ ਰਹੀ ਹਾਂ ਇਹਨੂੰ, ਬੜੀ ਸਿਰਦਰਦੀ ਲੈਂਦੀ ਰਹੀ ਹਾਂ, ਪਰ ਉਹਨਾ ਦੇ ਸਿਰ ਤੇ ਨਹੀਂ ਕੋਈ ਅਸਰ ਹੁੰਦਾ।

ਹਾਂ, ਫੇਰ ਕੌਣ ਆ ਪਰੇਸ਼ਾਨੀ ਤੇ, ਚੱਲੋ ਭਾਈ ਜਿਸ ਤਰ੍ਹਾਂ ਮਰਜ਼ੀ ਚੱਲੋ, ਹੈਗੇ ਤਾਂ ਘਰ ਦੇ member ਹੀ ਆ, ਬੜੀ ਪਰੇਸ਼ਾਨੀ ਹੁੰਦੀ ਫੇਰ ਸਾਰਿਆਂ ਨੂੰ ਹੀ। ਫੇਰ ਉਹ ਇੱਕ ਤੋਂ ਥੋੜ੍ਹੀ ਹੁੰਦੀ, ਸਾਰਿਆਂ ਵਾਸਤੇ ਹੁੰਦੀ ਹੈ। ਸਾਰਿਆਂ ਵਾਸਤੇ ਕੋਈ ਵੀ ਕੰਮ ਮੰਨ ਲਓ ਅੱਜ ਕੋਈ ਵੀ ਗੱਲਬਾਤ ਬਣ ਜਾਂਦੀ ਜਾਂ ਹੋ ਜਾਂਦੀ ਅਤੇ ਫੇਰ ਪਰੇਸ਼ਾਨੀ ਤਾਂ ਸਾਰਿਆਂ ਨੂੰ ਹੋਣੀ ਨਾ।

ਇੱਕ ਜਾਣੇ ਨੂੰ ਥੋੜ੍ਹੀ ਹੋਣੀ ਹੈ, ਪਰ ਅੱਜਕੱਲ੍ਹ ਦੇ ਬੱਚੇ ਇਹ ਗੱਲਾਂ ਨਹੀਂ ਨਾ ਸੋਚਦੇ।

ਹਾਂ ਅੱਜਕੱਲ੍ਹ ਦੇ ਬੱਚਿਆਂ ਚ ਬੱਸ ਇਹ ਆ ਬਈ ਚੱਲੋ ਆਕੜ ਹੀ ਆ, ਬੱਸ ਬੱਸ ਜਿੰਨੀ ਕਰ ਲੈਣ ਉੱਨੀ ਥੋੜ੍ਹੀ ਆ।

ਮੈਂ ਅੱਗੇ ਹੁਣਾਂ ਨਾਲ ਗੱਲ ਕਰਨੀ, ਮੈਂ ਕਿਹਾ ਮੈਂ ਤਾਂ ਬੁਲਾਉਂਦੀ ਨਹੀਂ, ਕਾਫੀ ਦੇਰ ਦਾ, ਮੈਂ ਉਹਨੂੰ ਛੱਡਿਆ ਮੈਂ ਤਾਂ ਬੁਲਾਉਣਾ, ਕਿਉਂਕਿ ਜਿਹੜਾ ਬੱਚਾ ਆਗਿਆਕਾਰੀ ਨਹੀਂ ਨਾ ਕਰਦਾ, ਜਿਹੜਾ ਕਹਿਣਾ ਨਹੀਂ ਮੰਨਦਾ ਵੱਡਿਆਂ ਦਾ, ਅਤੇ ਮੈਂ ਕਿਹਾ ਮੈਂ ਉਹਨਾ ਨੂੰ ਬਹੁ- ਬੱਚਿਆਂ ਨੂੰ ਬੁਲਾਉਣਾ ਪਸੰਦ ਨਹੀਂ ਕਰਦੀ ਮੈਂ।

ਉਹਨਾ ਬੱਚਿਆਂ ਦਾ ਦੇਖਾ ਦੇਖਾ ਹੀ ਨਹੀਂ ਰੱਖੀ ਦਾ।

ਹਾਂਜੀ ਭਲਾ ਦੀਦੀ ਨਾਲੇ ਇਹ ਵੇਖੌ ਜਿਹੜਾ ਬੱਚਾ ਆਪਣੇ ਮਾਂ ਪਿਉ ਦਾ ਨਹੀਂ ਨਾ ਬਣਦਾ, ਜੰਮਣ ਵਾਲਿਆਂ ਦਾ ਨਹੀਂ ਬਣਦਾ, ਉਹ ਦੂਜੇ ਤੀਜੇ ਦਾ ਕੀ ਬਣੂੰਗਾ। ਦੂਜੇ ਦਾ ਕਹਿ ਕੇ ਬੇਇੱਜ਼ਤੀ ਕਰਵਾਉਣੀ ਆ। ਹਾਂਜੀ ਫੇਰ ਉਹ ਦੂਜੇ ਤੀਜੇ ਦੀ ਵੀ ਨਹੀਂ ਕਦਰ ਕਰਦਾ ਹੈਗਾ।

ਇਸ ਤਰ੍ਹਾਂ ਕਰਕੇ ਤੇ ਫੇਰ ਚੰਗਾ ਨਹੀਂ ਲੱਗਦਾ।

ਮਾੜ੍ਹੀ ਚੰਗੀ ਗੱਲ ਕਹਿ ਦੇ, ਮੂੰਹ ਚੋ ਕੱਢ ਦੇ ਅਤੇ ਫੇਰ ਚੰਗਾ ਨਹੀਂ, ਠੀਕ ਨਹੀਂ ਹੈ। ਹਾਂਜੀ ਬਾਕੀ ਚੱਲੋ ਹੈ ਨਾ, ਸਿਆਣੇ ਬੰਦੇ ਦਾ ਚੱਲੋ ਸਮਝਾਉਣ ਦਾ ਫਰਜ਼ ਹੁੰਦਾ, ਬਾਕੀ ਚੱਲੋ, ਬੱਚੇ ਦੀ ਮਰਜ਼ੀ ਆ, ਉਹ ਸਮਝੇ ਨਾ ਸਮਝੇ, ਜੇ ਸਮਝ ਲਊਗਾ ਤਾਂ ਉਹਦਾ ਫਾਇਦਾ, ਜੇ ਨਹੀਂ ਸਮਝੂਗਾ ਤਾਂ ਉਹਦਾ ਨੁਕਸਾਨ ਆ, ਹਾਂਜੀ

ਹਾਂਜੀ ਵਧੀਆ ਤੁਸੀਂ ਸੁਣਾਉ। ਸਾਡਾ ਵੀ ਵਧੀਆ ਵ time pass ਹੋਈ ਜਾਂਦਾ ਆ, ਬੈਠੈ ਹਾਂ।

ਆਹ ਫੁਲਕੇ ਤਾਂ ਠਹਿਰ ਕੇ ਬਣਾਉਣੇ ਹੋਣੇ ਆ ਤੁਸੀਂ

ਠੀਕ ਹੈ, ਹਾਂਜੀ ਵਧੀਆ, ਨਹੀਂ ਪੈਂਦਾ ਹੋਰ।

ਹੈ

ਠੀਕ ਜੇ, ਮੈਂ ਸੈਰ ਕਰਨ ਨਹੀਂ ਜਾਂਦੇ ਤੁਸੀਂ ਸ਼ਾਮ ਨੂੰ ਨਾ ਅੜੀਏ ਸੈਰ ਕਰਨੀ ਗਏ ਲੱਤਾਂ ਪੀੜ ਬੜੀ ਕਰਦੀਆਂ ਚੱਲੋ ਠੀਕ ਜੇ ਦੀਦੀ hello

ਚੱਲੋ ਠੀਕ ਜੇ ਜੈ ਦੀ ਜੈ